ਇਹ ਸਾਹਮਣੇ ਇੱਕ ਗੁਰੂਦਵਾਰਾ ਹੈਗਾ ਪੁਰਾਤਨ ਬੇਬੇ ਨਾਨਕੀ ਜੀ ਦਾ ਭਾਈਆ ਜੈ ਰਾਮ ਜੀ ਦਾ ਐ ਇਹ ਗੁਰੂਦਵਾਰਾ।

ਬੰਦਾ ਵੀਡੀਓ ਬਣਾਉਣੀ ਆ ਉੱਥੇ ਕੈਮਰੇ ਵੀ ਲੱਗੇ ਹੋਏ ਆ ਇੱਕ ਏ_ਸੀ ਲੱਗਾ ਹੋਇਆ ਏ ਆ ਇੱਕ ਸਾਈਡ ਉੱਤੇ ਸ਼ੀਸ਼ਾ ਵੀ ਲੱਗਾ ਹੋਇਆ ਏ ਆ।

ਜੇਹੜਾ ਇਹ ਇੱਕ ਜਿਹੜਾ ਇਹ ਸਟੇਡੀਅਮ ਹੈਗਾ ਯਾ ਜਿਹਦੇ ਵਿੱਚ ਲੋਕ ਜੇਹੜੇ ਆ ਕ੍ਰਿਕਟ ਵੇਖਣ ਆਏ ਯਾ।

ਤੇ ਸਾਈਡ ਤੇ ਜਿਹੜਾ ਆ ਹਿਊਮਨ ਬੀੰਗ ਦਾ ਜਿਹੜਾ ਸਿਸਟਮ ਹੁੰਦਾ ਉਹ ਵੀ ਬਣਿਆ ਹੋਇਆ ਆ।

ਤੇ ਜਿਹਨਾਂ ਕੋਈ ਹੌਸਪੀਟਲ ਹੋਵੇ ਇੱਕ ਜਿਹੜਾ ਇਹ ਛੁਰੀਆਂ ਆਲ਼ਾ ਪੱਖਾ ਲੱਗਿਆ ਹੋਇਆ ਏ ਆ।

ਤੇ ਉੱਤੇ ਜਿਹੜਾ ਹੈ ਉਹ ਏਸੀ ਲੱਗਾ ਹੋਇਆ ਆ ਤੇ ਸਾਈਡ ਤੇ ਜਿਹੜਾ ਆ ਕਾਫੀ ਜਿਹੜਾ ਕੈਬਿਨ ਬਣਿਆ ਹੋਇਆ ਆ।

ਤੇ ਦੋ ਤਿੰਨ ਸਕੋਟੀਆਂ ਲੱਗੀਆਂ ਹੋਈਆਂ ਯਾਂ ਤੇ ਸਾਹਮਣੇ ਇੱਕ ਜੇਹੜੀ ਆ ਕਰਿਆਨੇ ਦੀ ਦੁਕਾਨ ਹੈਗੀ ਆ ਜਿਹਦੇ ਓੱਤੇ ਬੋਰਡ ਲੱਗਿਆ ਹੋਇਆ ਹੈ ਫੋਰਚੂਨ ਦਾ।

ਸਾਹਮਣੇ ਇੱਕ ਜਿਹੜੀ ਬਹੁਤ ਵੱਡੀ ਗੁਫ਼ਾ ਬਣੀ ਹੋਈ ਆ ਜਿੱਥੇ ਲਿੱਖਿਆ ਹੋਇਆ ਏ ਆ ਗ਼ੈਬਰ ਮਾਲ ।

ਪਲੇਟ ਪਈ ਇੱਕ ਗਿਲਾਸ ਪਿਆ ਏ ਆ ਇੱਕ ਟਿਸ਼ੂ ਪੇਪਰ ਪਿਆ ਏ ਆ ਤੇ ਉੱਥੇ ਜਿਹੜਾ ਰੈੱਡ ਤੇ ਵਾਈਟ ਟਾਟ ਬਿਛਿਆ ਹੋਇਆ ਏ ਆ।

ਯੇ ਜਿਹੜਾ ਕਾਫੀ ਵੱਡਾ ਇੱਕ ਸ਼ੈਡ ਬਣਿਆ ਹੋਇਆ ਆ ਤੇ ਉੱਤੇ ਜਿਹੜਾ ਇੱਕ ਘਰ ਵੀ ਨਜ਼ਰ ਆ ਰਿਹਾ ਆ ਤੇ ਜਿਹੜੇ ਥੱਲੇ ਜਿਹੜਾ ਉਹ ਲੱਕੜ ਦਾ ਵੀ ਕੁਝ ਲੱਗਾ ਹੋਇਆ ਆ।

ਇਹ ਸ਼ੈੱਡ ਦੇ ਥੱਲੇ ਜੇਹੜੀਆਂ ਟਾਈਲਸ ਲੱਗਿਆ ਹੋਇਆ ਯਾਂ ਤੇ ਕਾਫੀ ਸਾਰੇ ਜੇਹੜੇ ਛੋਟੇ ਛੋਟੇ ਪੌਧੇ ਵੀ ਲੱਗੇ ਹੋਏਆ।

ਆਹ ਇੱਕ ਡਰਾਈਵਿੰਗ ਟ੍ਰੇਨਿੰਗ ਸਕੂਲ ਹੈਗਾਆ ਜਿਹਦੇ ਵਿੱਚ ਬੋਰਡ ਲੱਗਾ ਹੋਇਆ ਆ।

ਤੇ ਕਾਫੀ ਸਾਰੀਆਂ ਜਿਹੜੀਆਂ ਰੰਗ ਬਿਰੰਗੀਆਂ ਡੋਟ ਨਜ਼ਰ ਆ ਰਹੀਆਂ ਆ ਤੇ ਕਾਫੀ ਸਾਰਾ ਜਿਹੜਾ ਸਟਡੀ ਦਾ ਸਮਾਨ ਵੀ ਪਿਆ ਹੋਇਆ ਆ।

ਤੇ ਇੱਕ ਸਾਰੇ ਜਾਣੇ ਨੇ ਜਿਆਦਾਤਰ ਜਿਹੜੇ ਆ ਉਹ ਪੀਲੇ ਰੰਗ ਦੇ ਕੱਪੜੇ ਪਾਏ ਆ।

ਸਾਮਣੇ ਜਿਹੜੀ ਆ ਉਹ ਬਹੁਤ ਜਿਆਦੀ ਹਰਿਆਲੀ ਨਜ਼ਰ ਆ ਰਹੀ ਆ ਇੱਕ ਜਿਹੜਾ ਆ ਬਹੁਤ ਵੱਡਾ ਜਿਹੜੀ ਆ ਉਹ ਲੇਕ ਦੀ ਤਰ੍ਹਾਂ ਨਜ਼ਰ ਆ ਰਹੀ ਆ।

ਇੱਕ ਜਿਹੜਾ ਬੰਦਾ ਵੀ ਸਾਈਡ ਤੇ ਖਲੋਤਾ ਹੋਇਆ ਜਿਹੜੀਆਂ ਚਾਨਣੀਆਂ ਲੱਗੀਆਂ ਉਹਨਾਂ ਦੇ ਉੱਤੇ ਫੁੱਲ ਵੀ ਨਜ਼ਰ ਆ ਰਹੇ ਆ।